ਇੱਸ ਤਸਵੀਰ ਵਿੱਚ ਇੱਕ ਦੁਕਾਨ ਦਿੱਖ ਰਹੀ ਹੈ।

ਇਸ ਤਸਵੀਰ ਵਿੱਚ ਇੱਕ ਦਵਾਇਆਂ ਦੀ ਦੁਕਾਨ --

ਕਾਫੀ ਸਾਰੇ ਮੋਟਰਸਾਈਕਲ ਖੜੇ ਦਿੱਖ ਰਹੇ ਹਨ ਤੇ ਦਰੱਖਤ ਵੀ --

ਨਜ਼ਰ ਆ ਰਹੇ ਹਨ ਤੇ ਲਾਈਟਾਂ ਜਗ ਰਹੀਆਂ --

ਤਸਵੀਰ ਵਿੱਚ ਇੱਕ ਰੋਡ ਨਜ਼ਰ ਆ ਰਹੀ ਹੈ।

ਤੇ ਕੁਛ ਮੁੰਡੇ ਬੈਠੇ ਹੋਏ ਨਜ਼ਰ ਆ ਰਹੇ ਹਨ।

ਤੇ ਕੋਲ ਹੀ ਇੱਕ ਵੱਡਾ ਪੜਦਾ ਲੱਗਾ ਹੋਇਆ ਹੈ।

ਇਸ ਤਸਵੀਰ ਵਿੱਚ ਨਾਗੀਨਾ ਰਿਸੋਰਟ ਨਜ਼ਰ ਆ ਰਿਹਾ ਹੈ।

ਜਿਸ ਦੇ ਬਾਹਰ ਕੁਛ ਮੋਟਰ ਸਾਈਕਲ --

ਤੇ ਇੱਕ ਖਾਲੀ ਪਟੜੀ ਵੀ ਨਜ਼ਰ ਆ ਰਹੀ ਹੈ।

ਇੱਸ ਤਸਵੀਰ ਵਿੱਚ ਇੱਕ ਕਮਰਾ --

ਜਿਸ ਦੇ ਅੰਦਰ ਇੱਕ ਬੈਡ ਪਿਆ ਹੈ।

ਟਾਇਰ ਪਏ ਹੋਏ ਹਨ ਤੇ ਤਿੰਨ ਚਾਰ ਮੁੰਡੇ ਗੱਡੀ ਕੋਲ ਖੜੇ ਦਿਖ ਰਹੇ ਹਨ।

ਤਸਵੀਰ ਵਿੱਚ ਇੱਕ ਮਕਾਨ ਨਜ਼ਰ ਆ ਰਿਹਾ ਹੈ ਜਿਸਦੇ ਬਾਹਰ --

ਤੇ ਵੱਡਾ ਜਾਲ ਲੱਗਾ ਹੋਇਆ ਹੈ।

ਚਿੱਟੇ ਤੇ ਗੁਲਾਬੀ ਰੰਗ ਦੇ ਗੁਬਾਰੇ ਲੱਗੇ ਹੋਏ --